ਫਾਲਤੂ ਅਤੇ ਹੋਰ ਬਹੁਤ ਕੁੱਝ, ਕੁੱਛ ਸਿਖਾਣਾ ਨੂੰ ਸਖਾਣਾ ਲਗਭਗ ਸੌ ਸਾਲਾਂ ਤੋਂ ਵੱਧ ਹੋ ਗਿਆ ਹੈ ਅਤੇ ਸਟਾਲਾਂ ਨੂੰ ਲਗਭਗ ਸੌ ਸਾਲਾਂ ਤੋਂ ਵੱਧ ਹੋ ਗਿਆ ਅਤੇ ਇਹ ਇਹ ਦੇਖਣ ਵਿੱਚ ਜ਼ਿਆਦਾ ਦੇਰ ਨਹੀਂ ਲੱਗਦੀ ਕਿ ਇਹ ਮੁਕੰਦ ਵਿੱਚ ਭੋਜਨ ਇਸ ਸੁਆਦ ਵਾਲੇ ਭੋਜਨ ਦਾ ਆਨੰਦ ਲੈ ਵਾਲੇ ਭਾਰਤੀਆਂ ਨਾਲ ਲਗਭਗ ਹਮੇਸ਼ਾ ਭਰੇ ਹੋਏ ਹਨ। ਅਤੇ ਦੂਜਾ ਹੈਗਾ ਚੱਲ ਧਾਮ ਦਿੱਲੀ ਜੇ ਮੁੰਡਾ ਨਦੀ ਦੇ ਨੇੜੇ ਖੇਤਰ ਹੈ ਕਾਰਕ complex ਮੇਰੇ ਲਈ ਸਾਰੇ ਭਾਰਤ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਦਾਸੀਆਂ ਵਿੱਚੋਂ ਇੱਕ ਹੈ। ਜਿਸਦਾ ਵਿਸ਼ਾਲ ਮੰਦਿਰ ਕਈ ਹਜ਼ਾਰ ਭਾਰਤੀ ਕਾਰੀਗਰਾਂ ਦੁਆਰਾ ਬਣਾਈ ਗਈ ਹੈ।

ਆਰਤੀ ਨਾਲ ਦੇਵੇਗਾ ਅਤੇ ਇਹ ਤੁਹਾਡੇ ਅੰਦਰ ਜਾਣ ਤੋਂ ਪਹਿਲਾਂ ਹੈ। ਅੰਦਰ ਤੁਸੀਂ ਆਪਣੇ ਆਪ ਨੂੰ ਬਤ ਬੇਤੁਕੇ

ਕੰਨਾਂ ਤੱਕ ਕੁੱਬਦਾਰ ਛੱਤਾਂ ਤੱਕ ਇਹ ਸਭ ਹਿੰਦੂ ਧਰਮ ਦੀ ਕਹਾਣੀ ਸੁਨਾਉਣ ਵਿੱਚ ਮਦਦ ਕਰਦੇ ਹਨ। ਸੂਰਜ ਅਹ ਡੁੱਬਣ ਤੋਂ ਇੱਕ ਘੰਟਾ ਪਹਿਲਾਂ ਪਹੁੰਚ ਅਤੇ ਤੁਹਾਨੂੰ ਸੁੰਦਰ ਮੰਦਿਰ ਵਿੱਚ ਵੀ ਲਿਆਇਆ ਜਾਵੇਗਾ। ਜੋ ਸਾਰੇ ਜਗਮਗਾਏ ਹੋਏ ਹਨ। ਤੁਹਾਡੀ ਯਾਦ ਵਿੱਚ ਆਪਣੇ ਆਪ ਨੂੰ ਹੋਰ ਜੋੜਨ ਵਿੱਚ ਮਦਦ ਕਰਨਗੇ। ਅਤੇ ਇਸ ਤੋਂ ਬਾਅਦ ਹੈ ਰਾਜ ਮੰਦਿਰ ਸਿਨੇਮਾ ਜੈਪੁਰ, ਇਹ ਭਾਰਤ ਵਿੱਚ ਸਭ ਤੋਂ ਮਸ਼ਹੂਰ ਸਿਨੇਮਾ ਘਰ ਵਿੱਚੋਂ ਇੱਕ ਹੈ। ਉੱਨੀ ਸੌ ਸੱਤਰ ਵਿੱਚ ਹਵੇਲੀਆਂ ਖੋਲ੍ਹੀਆਂ ਗਈਆਂ। ਇਹ ਵੱਡਾ ਪਾਰਕ ਡਾਕੂ ਢਾਂਚਾ ਇੱਕ ਬਾਲੀਵੁੱਡ ਫਿਲਮ ਨੂੰਂ ਦੇਖਣ ਲਈ ਦੇਸ਼ ਵਿੱਚ ਮੇਰਾ ਮਨਪਸੰਦ ਸਥਾਨ ਹੈ। ਦਾ ਅੰਦਰੂਨੀ design ਕੁਸ਼ਲ ਸੂਟ ਪਹਿਨੇ staff ਇਸ ਦੀਆਂ ਆਰਾਮਦਾਇਕ ਸੀਟਾਂ ਵਾਲਾ ਵਿਸ਼ਾਲ ਖੇਤਰ ਅਤੇ

ਮਹਿਸੂਸ ਕਰਵਾਏਗਾ। ਕਰਵਾਉਂਦਾ ਹੈ। ਜਿਸ ਵਿੱਚ ਤੁਸੀਂ ਕਿਸੇ ਵੱਡੇ ਫਿਲਮ ਦੀ PVR ਵਿੱਚ ਸ਼ਾਮਿਲ ਹੋ ਰਹੇ ਹੋ। ਇੱਕ ਬੈਨਰ ਬੋਨਸ ਦੇ ਤੌਰ ਤੇ ਇੱਕ ਵਾਰ ਫਿਲਮ ਖਤਮ ਹੋਣ ਤੋਂ ਬਾਅਦ ਤੁਸੀਂ ਐਮ ਆਈ ਰੋਡ ਤੋਂ ਸਿਰਫ ਦੋ ਮਿੰਟ ਦੀ ਦੂਰੀ ਤੇ ਹੋ। ਵਿੱਚ ਤੁਹਾਨੂੰ ਜੈਪੁਰੀ ਨਮ ਲੱਸੀ ਦੀਆਂ ਕਈ ਦੁਕਾਨਾਂ ਮਿਲਣਗੀਆਂ। ਲਾਈਨਾਂ ਵਿੱਚ ਸ਼ਾਮਿਲ ਹੋਵੋ ਇੱਕ ਵੱਡੀ ਮਿੱਠੀ ਲੱਸੀ ਦਾ order ਕਰੋ ਅਤੇ ਬੈਠੋ ਅਤੇ ਬੈਠੋ ਅਤੇ ਇਸਦੇ ਸ਼ੁੱਧ ਸੁਆਦ ਦਾ ਆਨੰਦ ਲਉ। ਅਤੇ ਹੁਣ ਹੈ ਪਹਿਲੀ ਵਾਰ ਜਦੋਂ ਮੈਂ ਮੁੱਖ ਆਗਰਾ ਤੋਂ ਜੈਪੁਰ ਤੋਂ ਲਗਭਗ ਦੱਸ ਕਿਲੋਮੀਟਰ ਦੂਰ ਆਪਣੇ ਦੇ ਛੋਟੇ ਭਰੇ ਪਿੰਡ ਦਾ ਦੌਰਾ ਕੀਤਾ ਤਾਂ ਮੈਂ ਸੋਚਿਆ ਕਿ ਮੈਂ ਇੱਕ ਖੰਡਰ ਹੋਏ ਪ੍ਰਾਚੀਨ ਸ਼ਹਿਰ ਦੇ ਵਿਚਕਾਰ ਇੱਕ ਛੋਟਾ ਜਿਹਾ ਖੂਹ ਵੇਖਣ ਜਾ ਰਿਹਾ ਹਾਂ। ਇੱਕ ਛੋਟੇ ਫੋਟੋ ਖਿੱਚੋ ਖਿੱਚੋ ਅਤੇ ਫੇਰ ਮੇਰੀ ਯਾਤਰਾ ਜਾਰੀ ਰੱੱਖੋ।

ਰਾਜਵੰਸ਼ ਦੇ ਰਾਜਾ ਚੰਦਾ ਦੁਆਰਾ ਬਣਾਇਆ ਗਿਆ। ਵਿਸ਼ਾਲ ਆਇਤਕਾਰ ਖੂਹ ਲਗਭਗ ਤੀਹ ਮੀਟਰ ਡੂੰਘਾ ਹੈ ਅਤੇ ਇਸਦੇ ਤੇ ਤੋਂ ਸੂਰਜ ਦੀ ਰੌਸ਼ਨੀ ਨੂੰ ਪ੍ਰਤੀਬਿੰਬਤ ਕਰਕੇ ਕਰਦੇ ਹੋਏ ਤਿੰਨ ਪਾਸਿਆਂ ਤੇ ਇੱਕ ਇੱਕ ਭੁਲੇਖੇ ਵਰਗੇ pattern ਵਿੱਚ ਪੈਂਤੀ ਸੌ ਤੋਂ ਵੱਧ ਪੋੜੀਆਂ ਜੁੜੀਆਂ ਹੋਈਆਂ ਹਨ। ਜਦੋਂ ਤੁਸੀਂ ਅੰਦਰ ਹੁੰਦੇ ਹੋ ਤਾਂ ਅਹ ਹਿੰਦੂ ਦੇਵਤਿਆਂ ਦੀਆਂ ਦਰਜਨਾਂ ਮੂਰਤੀਆਂ ਅਤੇ ਦ੍ਰਿਸ਼ਾਂ ਨੂੰ ਦੇਖਣਾ ਹੀ ਜੋ ਖੂਹ ਦੇ ਬਾਹਰੀ ਰਸਤੇ ਤੇ ਹਨ ਕੁੱਝ ਜ਼ਿਆਦਾਤਰ ਬੁਲਾਰੇ ਹਨ ਇੋਥੇ ਕੋਈ ਦਾਖਲਾ ਫੀਸ ਨਹੀਂ ਹੈ। ਪਰ ਸ਼ਥਾਨਕ ਦੇਖਭਾਲ ਕਰਨ ਵਾਲਾ ਜੋ